ਐਕਸਐਫਆਈਜੀ ਐਕਸ ਫਿਗ ਦੇ ਇਸਤੇਮਾਲ ਨਾਲ ਬਲੌਕ ਡਾਇਆਗ੍ਰਾਮ ਕ੍ਰਿਏਸ਼ਨ ਦੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ
ਇਸ ਟਿਊਟੋਰਿਯਲ ਵਿਚ ਬਲਾਕ ਡਾਇਆਗ੍ਰੈਮ ਦੇ ਬਾਰੇ ਜਾਨਾੰ ਗੇ
ਇਸਦੇ ਲਈ ਜ਼ਰੂਰੀ ਟੂਲ
ਅਸੀ ਐਕਸਐਫਆਈਜੀ ਵਰਤਾਂ ਗੇ ਜੋ ਇਕ ਬਲਾਕ ਡਾਇਆਗ੍ਰੈਮ ਬਨਾਉਣ ਦਾ ਟੂਲ ਹੈ
ਵਰਜ਼ਨ 32 ਅਤੇ ਪੈਚ ਲੈਵਲ 5 ਦਾ ਇਸਤੇਮਾਲ ਕਰਾੰ ਗੇ
ਟਰਮਿਨਲ ਅਤੇ ਪੀ ਡੀ ਐਫ ਬ੍ਰਾਉਜ਼ਰ ਦਾ ਇਸਤੇਮਾਲ ਕਰਾੰ ਗੈ
ਇਹ ਟਿਊਟੋਰੀਅਲ ਮੈਕ ਓਐੱਸ X ਨਾਲ ਬਨਾਇਆ ਗਇਆ ਹੈ
ਐਕਸਐਫਆਈਜੀ ਲਿਨਿਕਸ ਅਤੇ ਵਿਨਡੋਜ਼ ਵਿੱਚ ਕੰਮ ਕਰਦੀ ਹੈ
ਲਿਨਿਕਸ ਵਿੱਚ ਇੰਸਟਾਲ ਕਰਣਾ ਸਬਤੋਂ ਸਰਲ ਹੈ
ਤਿੱਨਾਂ ਓਐੱਸ ਵਿੱਚ ਐਕਸਐਫਆਈਜੀ ਨੂ ਇਸਤੇਮਾਲ ਕਰਣ ਦਾ ਇੱਕੋ ਤਰੀਕਾ ਹੈ
ਐਕਸਐਫਆਈਜੀ ਲਇ ਤਿੱਨ ਬਟਨ ਮਾਉਸ ਇਸਤੇਮਾਲ ਕੀਤਾ ਜਾਂਦਾ ਹੈ ਲੇਕਿਨ ਇਕ ਅਤੇ ਦੋ ਬਟਨ ਮਾਉਸ ਵੀ ਇਸਤੇਮਾਲ ਕਰ ਸਕਦੇ ਹਾ ਐਕਸਐਫਆਈਜੀ ਦੇ ਲਇ ਯੂਜ਼ਰ ਮੈਨੁਅਲ ਵੇਬ ਸਾਇਟ ਤੇ ਹੈ
ਇਸ ਪੰਨੇ ਤੇ ਵੇਖਦੇ ਹਾੰ ਐਕਸਐਫਆਈਜੀ ਦੀ ਭੂਮਿਕਾ
ਐਥੇ ਮੈਨੁਅਲ ਦਾ ਵੇਰਵਾ ਵੇਖ ਸਕਦੇ ਹਾ
ਇਸਨੂ ਕਲਿੱਕ ਕਰਦੇ ਹਾ
ਅਸੀ ਉਹਨਾ ਦੇ ਬਾਰੇ ਵੇਖ ਸਕਦੇ ਹਾ ਜਿਨਹਾ ਨੇ ਐਕਸਐਫਆਈਜੀ ਨੂ ਬਨਾਇਆ ਹੈ
ਇਸ ਪੇਜ ਨੂ ਵੇੱਖੋ
ਹੁਨ ਟਿਊਟੋਰੀਅਲ ਦੇ ਸਕ੍ਰੀਨ ਕਨਫਿਗ੍ਰੇਸ਼ਨ ਨੂ ਸਮਝਦੇ ਹਾ
ਇਸਦੇ ਵਿਚ ਸਲਾਇਡਜ਼ ਐਕਸਐਫਆਈਜੀ ਇੰਟਰਨੈੱਟ browser ਫਾਇਰਫੌਕਸ ਅਤੇ ਟਰਮੀਨਲ ਹੱਨ
ਮੈਕ ਉੱਤੇ ਐਕਸਐਫਆਈਜੀ ਨੂ ਸ਼ੁਰੁ ਕਰਣ ਲਇ ਇਸ ਕਮਾਂਡ ਦਾ ਪ੍ਰਯੋਗ ਕੀਤਾ ਗਇਆ ਹੈ
ਇਹ ਓਵਰਲੈਪਿੰਗ ਤਰੀਕੇ ਨਾਲ ਆਯੋਜਿਤ ਹੁੰਦੇ ਹੱਨ ਤਾੰ ਕਿ ਇੱਕ ਨੂ ਦੂਸਰੇ ਵਿਚ ਆਸਾਨੀ ਨਾਲ ਬਦਲ ਸਕੋ
ਸੁਨਣੇ ਵਾਲਾ ਇਸ ਬਦਲਾਵ ਨੂੰ ਆਸਾਨੀ ਨਾਲ ਵੇਖ ਅਤੇ ਸਮਝ ਸਕਦਾ ਹੈ
ਐਕਸਐਫਆਈਜੀ ਸ਼ੁਰੂ ਕਰਦੇ ਹਾ
ਡ੍ਰੌਇਂਗ ਮੋਡ ਪੇਨਲ ਐਕਸਐਫਆਈਜੀ ਵਰਕ ਸ਼ੀਟ ਦੇ ਖੱਬੇ ਪਾਮੇ ਹੈ
ਵਖ ਵਖ ਚੀਜਾੰ ਬਨਾਉਣ ਲਇ ਪੈਨਲ ਦੇ ਉਪਰਲੇ ਹਿੱਸੇ ਦੇ ਬਟਨਾੰ ਦਾ ਇਸਤੇਮਾਲ ਕੀਤਾ ਜਾੰਦਾ ਹੈ
ਨੀਚੇ ਵਾਲੇ ਬਟਨ ਉਹਨਾ ਦੇ ਨਾਲ ਇਸਤੇਮਾਲ ਹੁੰਦੇ ਹੱਨ
ਉੱਪਰ ਵਾਲੇ ਬਟਨਾ ਨਾਲ ਫਾਇਲ ਅਤੇ ਐਡਿਟ ਆਪਰੇਸ਼ਨ ਹੁੰਦੇ ਨੇ
ਸੈਂਟਰ ਦੀ ਜਗਹ ਨੂ ਕੈਨਵਸ ਕਹਿਂਦੇ ਨੇ
ਇੱਥੇ ਫੀਗਰ ਬਣਾਈ ਜਾਏਗੀ
ਹੁਂਣ ਅਸੀ ਡ੍ਰਆਇਂਗ ਸ਼ੁਰੂ ਕਰਦੇ ਹਾ
ਸਬ ਤੋ ਪਹਿਲੇ ਗ੍ਰਿਡਸ ਨੂ ਕੈਨਵਸ ਤੇ ਬਨਾਵਾੰ ਗੇ
ਅਸੀ ਗ੍ਰਿਡ ਮੋਡੇ ਬਟਨ ਤੇ ਕਲਿੱਕ ਕਰਦੇ ਹਾੰ ਜਿਹੜਾ ਕੀ ਨੀਚੇ ਹੈ
ਵੱਖ ਵੱਖ ਗ੍ਰਿਡ ਸਾਈਜ਼ ਦਾ ਚੌਣ ਕਰ ਸਕਦੇ ਹਾ
ਅਸੀ ਵਿੱਚਲੇ ਸਾਇਜ਼ ਦਾ ਚੌਨ ਕੀਤਾ ਹੈ
ਗਰਿੱਡ ਵੱਖ ਵੱਖ ਆਬਜੈਕਟਸ ਨੂੰ ਅਲਿਗਨ ਕਰਣ ਵਿੱਚ ਮੱਦਦ ਕਰਦਾ ਹੈ
ਇਸ ਟਯੋਟੋਰਿਯਲ ਵਿੱਚ ਕਲਿੱਕ ਦਾ ਅਰਥ ਮਾਉਸ ਦੇ ਖੱਬੇ ਬਟਨ ਨੂੰ ਦਬਾ ਕੇ ਛੱਡ ਦੇਣਾ ਹੈ
ਅਤੇ ਬਟਨ ਦੇ ਚੋਣ ਕਰਣ ਦਾ ਅਰਥ ਹੈ ਕਿ ਮਾਉਸ ਦੇ ਖੱਬੇ ਬਟਨ ਨੂੰ ਕਲਿੱਕ ਕਰੋ
ਹੋਰ ਦੂੱਜੇ ਐਕਸ਼ਨ ਸਾਫ ਸਾਫ ਦੱਸੇ ਜਾਣ ਗੇ
ਕਿਉਕਿ ਸਾਡੇ ਡਾਇਆਗ੍ਰਾਮ ਰੇਖਾ ਚਿੱਤਰ ਵਿੱਚ ਇੱਕ ਬਾਕਸ ਹੈ ਖੱਬੇ ਦਿੱਤੀ ਪੈਨਲ ਵਿੱਚੋ ਸ਼ਾਰਪ ਕੋਰਨਰ ਵਾਲੇ ਬਾਕਸ ਸਿੰਬੋਲ ਦਾ ਚੋਣ ਕਰੋ
ਜਿਸ ਜਗਹ ਬਾਕਸ ਨੂੰ ਰਖਨਾ ਹੈ ਉੱਥੇ ਮਾਉਸ ਨੂੰ ਲੈ ਕਰ ਜਾਓ
ਇਸ ਜਗਹ ਮਾਉਸ ਨੂੰ ਕਲਿੱਕ ਕਰੋ
ਇਹ ਬਾਕਸ ਦੇ north ਵੈਸਟ ਕੋਨੇ ਦਾ ਚੋਣ ਕਰਦਾ ਹੈ
ਮਾਉਸ ਨੂੰ ਸਾਮਣੇ ਵਾਲ਼ੇ ਕੋਣੇ ਵੱਲ ਚਲਾਓ ਜਦੋਂ ਤਕ ਕੀ ਜ਼ਰੂਰਤ ਅਨੁਸਾਰ ਸਾਈਜ਼ ਨਾਂ ਹੋ ਜਾਵੇ
ਬਾਕਸ ਦਾ ਸਾਈਜ਼ ਜ਼ਰੂਰਤ ਅਨੁਸਾਰ ਹੋ ਜਾਵੇ ਤਾੰ ਮਾਉਸ ਨੂੰ ਕਲਿੱਕ ਕਰੋ
ਬਾਕਸ ਬੱਣ ਗਇਆ ਹੈ
ਹੁਣ ਐਕਸਐਫਆਈਜੀ ਦਾ ਐਡਿਟ ਫੀਚਰ ਦੱਸਾੰ ਗੇ
ਐਡਿਟ ਫੀਚਰ ਦੇ ਇਮਤੇਮਾਲ ਨਾਲ ਬਾਕਸ ਦੀ ਲਾਇਣ ਮੋੱਟੀ ਕਰਾੰ ਗੇ
ਖੱਬੇ ਪੈਨਲ ਵਿੱਚ ਐਡਿਟ ਬਟਨ ਨੂੰ ਕਲਿੱਕ ਕਰੋ
ਤੁਸੀ ਬਾਕਸ ਦੇ ਸਾਰੇ ਖ਼ਾਸ ਪੌਇਂਟਸ ਵੇਖ ਸਕਦੇ ਹੋ
ਇਹਨਾ ਵਿੱਚੋਂ ਕਿਸੇ ਵੀ ਪੌਇਂਟ ਉੱਤੇ ਕਲਿੱਕ ਕਰੋ
ਡਾਇਲੌਗ ਬਾਕਸ ਖੂੱਲ਼ਦਾ ਹੈ
ਮਾਉਸ ਨੂੰ ਵਿਡਥ ਬਾਕਸ ਤੇ ਰੱਖੋ
ਧਿਆਨ ਰੱਖੋ ਮਾਉਸ ਪਔਇੰਟਰ ਬਾਕਸ ਵਿੱਚ ਹੋਵੇ
ਡਿਫਾਲਟ ਵੈਲੂ 1 ਨੂੰ ਡਿਲੀਟ ਕਰੋ
ਜੇ ਮਾਉਸ ਬਾਕਸ ਦੇ ਅੰਦਰ ਨਾ ਹੋਵੇ ਤਾ ਬਾਕਸ ਨੂੰ ਬਦਲਿਆ ਨਹੀ ਜਾ ਸਕਦਾ
ਜੇ ਮਾਉਸ ਬਾਕਸ ਦੇ ਬਾਹਰ ਚਲਾ ਗਇਆ ਹੋਵੇ ਤਾਂ ਬਾਕਸ ਦੇ ਅੰਦਰ ਲਿਆਉ ਅਤੇ ਟਾਇਪ ਕਰੋ
ਹੁੱਣ 2 ਐਂਟਰ ਕਰੋ
ਅਤੇ ਡੋਨ ਉੱਤੇ ਕਲਿੱਕ ਕਰੋ
ਮੈਂ ਤੁਹਾਨੂ ਇਹ ਵਿਖਾਨੀ ਹਾ
ਡੋਨ ਉੱਤੇ ਕਲਿੱਕ ਕਰੋ ਤੇ ਡਾਯਲੌਗ ਬਾਕਸ ਛੱਡ ਦਵੋ
ਦੇੱਖੋ ਕਿ ਬਾਕਸ ਦੀ ਮੋਟਾਈ ਵੱਧ ਗਈ ਹੈ
ਹੁਨ ਇਕ ਐਰੋ ਵਾਲੀ ਲਾਇਨ ਨੂੰ ਐਂਟਰ ਕਰਦੇ ਹਾ
ਖੱਬੀ ਪੈਨਲ ਵਿੱਚੋ ਪੌਲੀਲਾਈਨ ਬਟਨ ਪੌਲਿਲਾਇਨ ਬਟਨ ਨੂੰ ਚੁਣੋ
ਥੱਲੇ ਵਾਲੀ ਪੈਨਲ ਐਟਰੀਬਿਊਟਸ ਐਟਰਿਬਯੂਟਸ ਪੈਨਲ ਹੈ
ਐਟਰੀਬਿਊਟਸ ਪੈਨਲ ਦੇ ਬਟਨਾੰ ਨਾਲ ਹਰ ਚੀਜ਼ ਦਾ ਮਾਪਦੰਡ ਜਾੰ ਪੈਰਾਮੀਟਰਸ ਬਦਲ ਸਰਦੇ ਹਾ
ਹਰ ਚੋਣਵੀ ਵਸਤੂ ਨਾਲ ਬਟਨਾੰ ਦੀ ਤਾਦਾਦ ਵੀ ਵੱਖਰੀ ਹੁਂਦੀ ਹੈ
ਚਲੋ ਐਟਰੀਬਿਊਟਸ ਪੈਨਲ ਵਿੱਚੋ ਅਰੋ ਮੋਡੇ ਐਰੋ ਮੋਡ ਬਟਨ ਨੂੰ ਚੁਨਿਏ
ਡਾਇਲਔਗ ਬਾਕਸ ਵਿੱਚੋ ਦੂੱਜੇ ਆਪਸ਼ਨ ਨੂੰ ਚੁਣੋ ਇਹ ਸਾੱਨੂ ਐਂਡ ਪਾਇਂਟ ਐਰੋ ਦੇਵੇ ਗਾ
ਅਰੋ ਟਾਈਪ ਐਰੋ ਟਾਇਪ ਬਟਨ ਉੱਤੇ ਕਲਿੱਕ ਕਰਦੇ ਹਾਂ
ਜਿਹੜੀ ਵਿੰਡੋ ਖੂੱਲੀ ਹੈ ਉਸ ਵਿੱਚ ਆਪਣੀ ਪਸੰਦ ਦਾ ਐਰੋ ਚੁਣੋ
ਹੁੱਣ ਉੱਥੇ ਕਲਿੱਕ ਕਰੋ ਜਿਥੋ ਤੁਸੀ ਲਾਇਨ ਸ਼ੁਰੂ ਕਰਨਾ ਚਾਹੁੰਦੇ ਹੋਂ
ਮਾਉਸ ਨੂੰ ਉਸ ਜਗਹ ਲੈ ਕੇ ਜਾਉ ਜਿੱਥੇ ਲਾਇਨ ਖਤਮ ਕਰਨੀ ਹੋਵੇ
ਇੱਥੇ ਮਾਉਸ ਦੇ ਵਿਚ ਵਾਲੇ ਬਟਨ ਉੱਤੇ ਕਲਿੱਕ ਕਰੋ
ਵੇੱਖੋ ਕਿ ਇਕ ਐਰੋ ਵਾਲੀ ਲਾਇਨ ਬਣੀ ਹੈ
ਯਾਦ ਰੱਖੋ ਲਾਇਨ ਦੇ ਬਣਾਉਨ ਦੀ ਪ੍ਰਕ੍ਰਿਯਾ ਨੂੰ ਖਤਮ ਕਰਣ ਲਈ ਮਾਉਸ ਦਾ ਵਿੱਚ ਵਾਲ਼ਾ ਬਟਨ ਦਬਾਉਣਾ ਜ਼ਰੂਰੀ ਹੈ
ਸੱਜਾ ਜਾੰ ਖੱਬਾ ਬਟਨ ਨਹੀਂ
ਜੇ ਕੁੱਛ ਗਲ਼ਤ ਹੋ ਜਾਵੇ ਤਾੰ ਪਹਿਲੇ ਐਡਿਟ ਉਤੇ ਕਲਿੱਕ ਕਰਕੇ ਉਂਦੋ ਅਨਡੂ ਨੂੰ ਪ੍ਰੈਸ ਕਰੋ
ਬਾਕਸ ਦੇ ਆਉਟਪੁੱਟ ਤੇ ਕਾਪੀ ਕਰੱਕੇ ਇਕ ਹੋਰ ਲਾਇਨ ਬਣਾਉਂਦੇ ਹਾ
ਖੱਬੇ ਪਾੱਸੇ ਦੀ ਪੈਨਲ ਵਿੱਚੋਂ ਕਾਪੀ ਬਟਨ ਨੂੰ ਚੁਣੋ
ਲਾਇਨ ਨੂੰ ਚੁਣੋ
ਜਿੱਥੇ ਲਾਇਨ ਕਾਪੀ ਕਰਨੀ ਹੋਵੇ ਉੱਥੇ ਮਾਉਸ ਨੂੰ ਕਲਿੱਕ ਕਰੋ
ਲਾਇਨ ਕਾਪੀ ਹੋਵੇ ਗੀ
ਚਲੋ ਹੁਣ ਕੁਛ ਟੈੱਕਸਟ ਲਿਖਿਏ
ਖੱਬੇ ਪਾੱਸੇ ਦੀ ਪੈਨਲ ਵਿੱਚ ਟੈੱਕਸਟ ਬਾਕਸ ਤੇ ਕਲਿੱਕ ਕਰਦੇ ਹਾੰ ਜੋ ਕਿ T ਨਾਲ਼ ਦਰਸ਼ਾਇਆ ਗਇਆ ਹੈ
ਟੈਕਸਟ ਦਾ ਫਾੰਟ ਸਾਇਜ਼ ਚੁਣਦੇ ਹਾ
ਐਟਰੀਬਿਊਟਸ ਪੈਨਲ ਵਿੱਚੋ ਟੈਕਸਟ ਸਾਈਜ਼ ਬਟਨ ਉੱਤੇ ਕਲਿੱਕ ਕਰੋ
ਇਕ ਡਾਇਲੌਗ ਵਿਂਡੋ ਖੁੱਲੇ ਗੀ
ਮਾਉਮ ਨੂੰ ਵੈਲੂ ਬਾਕਸ ਉੱਤੇ ਲਿਆਹ ਕੇ ਛਡ ਦੋ
ਡਿਫਾਲਟ ਵੈਲੂ 12 ਨੂੰ ਡਿਲੀਟ ਕਰਕੇ 16 ਨੂੰ ਐਂਟਰ ਕਰਦੇ ਹਾ
ਸੇਟ ਸੈੱਟ ਬਟਨ ਦਾ ਚੋਣ ਕਰੋ
ਡਾਇਲੌਗ ਬਾਕਸ ਬੰਦ ਹੋਵੇ ਗਾ ਅਤੇ ਐਟਰੀਬਿਊਟਸ ਪੈਨਲ ਵਿੱਚ ਟੈਕਸਟ ਸਾਇਜ਼ 16 ਦਿੱਸੇ ਗਾ
ਟੈਕਸਟ ਨੂੰ ਸੈਂਟਰ ਮੱਧ ਸੈਂਟਰ ਵਿੱਚ ਐਲਾਇਨ ਕਰਿਏ
ਐਟਰੀਬਿਊਟਸ ਪੈਨਲ ਵਿੱਚੋ ਟੈਕਸਟ ਜਸਟ ਬਟਨ ਉੱਤੇ ਕਲਿੱਕ ਕਰੋ ਇੱਕ ਡਾਇਲਔਗ ਬਾਕਸ ਖੁੱਲੇ ਗਾ
ਸੈਂਟਰ ਐਲਾਇਨਮੈਂਟ ਲਈ ਵਿੱਚ ਵਾਲ਼ਾ ਚੁਣਦੇ ਹਾੰ
ਅਤੇ ਬਾਕਸ ਦੇ ਠੀਕ ਮੱਧ ਵਿੱਚ ਕਲਿੱਕ ਕਰਦੇ ਹਾ
ਪਲਾਂਟ ਟਾਇਪ ਕਰਕੇ ਮਾਉਸ ਨੂੰ ਕਲਿੱਕ ਕਰੋ
ਵੇੱਖੋ ਟੈੱਕਮਟ ਬਨ ਚੁੱਕਾ ਹੈ
ਜੇ ਜ਼ਰੂਰਤ ਹੋਵੇ ਤੇ ਖੱਬੀ ਪੈਨਲ ਵਿੱਚ ਮੂਵ ਦੀ ਮੱਦਦ ਨਾਲ ਟੈਕਸਟ ਨੂੰ ਇੱਧਰ ਉੱਧਰ ਕੀਤਾ ਜਾ ਸਕਦਾ ਹੈ
ਹੁਣ ਫਿਗਰ ਸੇਵ ਕਰਦੇ ਹਾ
ਐਕਸਐਫਆਈਜੀ ਦੇ ਉਪਰਲੇ ਖੱਬੇ ਪਾਸੇ ਫਾਈਲ ਬਟਨ ਉੱਤੇ ਕਲਿਕ ਕਰਕੇ ਮਾਉਸ ਨੂੰ ਹੋਲਡ ਕਰੋ ਤੇ ਸੇਵ ਤਕ ਡ੍ਰੈਗ ਕਰਕੇ ਛੱਡ ਦਵੋ
ਕਿਉ ਕਿ ਇਹ ਪਹਿਲੀ ਵਾਰ ਹੈ ਐਕਸਐਫਆਈਜੀ ਨਾਮ ਪੁੱਛਦਾ ਹੈ
ਪਹਿਲੇ ਡਾਇਰੈਕਟਰੀ ਡਾਇਰੈਕਟਰੀ ਅਤੇ ਫੇਰ ਫਾਈਲ ਨਾਮੇ ਫਾਇਲਨੇਮ ਚੁਣੋ
ਅਸੀ ਬਲੌਕ ਨਾਮ ਟਾਇਪ ਕਰਦੇ ਹਾ ਅਤੇ ਸੇਵ ਦਾ ਚੋਣ ਕਰਦੇ ਹਾ

ਫਾਇਲ blockਫਿਗ ਦੇ ਨਾਮ ਹੇਠ ਸੇਵ ਹੋ ਜਾਵੇ ਗੀ
ਤੁਸੀ ਨਾਮ ਨੂੰ ਉਪਰਲੇ ਹਿੱਸੇ ਵਿੱਚ ਵੇਖ ਸਕਦੇ ਹੋਂ
ਹੁਣ ਫਾਇਲ ਨੂੰ ਐਕਸਪੋਰਟ ਐਕਸਪੋਰਟ ਕਰਦੇ ਹਾ
ਫਾਈਲ ਬਟਨ ਤੇ ਕਲਿੱਕ ਕਰੋ ਐਕਸਪੋਰਟ ਕਰਣੇ ਲਈ ਮਾਉਸ ਨੂੰ ਪਕੜ ਕੇ ਐਕਸਪੋਰਟ ਤਕ ਡ੍ਰੈਗ ਕਰੋ
ਲੈਂਗੁਏਜ ਦੇ ਨਾਲ ਦਿੱਤੇ ਬਾਕਸ ਤੇ ਕਲਿੱਕ ਕਰੋ ਮਾਉਸ ਨੂੰ ਪਕੜ ਕੇ ਪੀਡੀਐਫ ਤਕ ਡ੍ਰੈਗ ਕਰਕੇ ਛੱਡ ਦਵੋ
ਪੀਡੀਐਫ ਫਾਰਮੈਟ ਦਾ ਚੋਣ ਹੋਵੇ ਗਾ
ਹੁਣ ਐਕਸਪੋਰਟ ਐਕਸਪੋਰਟ ਬਟਨ ਤੇ ਕਲਿੱਕ ਕਰੋ
blockਪੀਡੀਐਫ ਫਾਇਲ ਸੇਵ ਹੋਵੇ ਗੀ
ਚਲੋ ਟਰਮਿਨਲ ਤੋ ਓਪਨ blockਪੀਡੀਐਫ ਦੀ ਮੱਦਦ ਨਾਲ ਇਸ ਫਾਇਲ ਨੂੰ ਓਪਨ ਕਰਦੇ ਹਾ
ਹੁਣ ਸਾੱਡੇ ਕੋਲ ਬਲਾਕ ਡਾਇਗ੍ਰਾਮ ਯਾਨਿ ਆਕ੍ਰਿਤੀ ਹੈ ਜੋ ਕਿ ਅਸੀ ਚਾਹੁੰਦੇ ਸੀ
ਅਸੀ ਆਪਣਾ ਉਦੇਸ਼ ਪੂਰਾ ਕਰ ਲਇਆ ਹੈ
ਸਾਡੇ ਕੋਲ ਉਹ ਆਕ੍ਰਿਤੀ ਹੈ ਜੋ ਸਾਨੂੰ ਚਾਹਿ ਦੀ ਸੀ
ਤੁਹਾੱਡੇ ਲਈ ਇਕ ਨਿਯਤ ਕਾਰਜ ਹੈ
ਵੱਖ ਵੱਖ ਚੀਜਾਂ ਬਾਕਸ ਵਿੱਚ ਰੱਖੋ
ਪੌਲੀਲਾਈਨ ਦੀ ਮੱਦਦ ਨਾਲ ਇਕ ਸਮਕੋਣ ਯਾਨਿ ਰੈਕਟੈਂਗਲ ਬਨਾਓ
ਆਕ੍ਰਿਤੀ ਵਿੱਚ ਐਰੋ ਦਾ ਸਾਇਜ਼ ਅਤੇ ਦਿਸ਼ਾ ਬਦਲੋ
ਟੈਕਸਟ ਲਾਇਨ ਅਤੇ ਬਾਕਸ ਨੂੰ ਵੱਖ ਵੱਖ ਜਗਹ ਤੇ ਲੈ ਕੇ ਜਾਓ
ਫਾਇਲ ਨੂੰ ਈਪੀਐੱਸ ਫੌਰਮੈਟ ਵਿੱਚ ਐਕਸਪੋਰਟ ਕਰੋ ਤੇ ਵਿਉ ਕਰੋ
blockਫਿਗ ਫਾਇਲ ਨੂੰ ਐਡਿਟਰ ਵਿੱਚ ਖੋੱਲੋ ਤੇ ਉਸਦੇ ਵੱਖਰੇ ਘਟਕਾਂ ਨੂੰ ਪਹਚਾਣੋ
ਨਵੇਂ ਤੇ ਵੱਖ ਤਰਹ ਦੇ ਬਲਾਕ ਡਾਇਗ੍ਰਾਮ ਬਨਾਉ
ਹੁਣ ਅਸੀ ਟਿਊਟੋਰਿਯਲ ਦੇ ਅੰਤ ਤੇ ਆ ਗਏ ਹਾ
ਸਪੋਕਨ ਟਿਊਟੋਰਿਯਲ ਪ੍ਰੌਜੈਕਟ ਤਲਕ ਟੋ a ਟੀਚਰ ਪ੍ਰੌਜੈਕਟ ਦਾ ਇਕ ਹਿੱਸਾ ਹੈ
ਇਹ ਪ੍ਰੌਜੈਕਟ ਥੇ ਨੈਸ਼ਨਲ ਮਿਸ਼ਨ ਓਨ ਐਡੂਕੇਸ਼ਨ ਆਈਸੀਟੀ ਐਮਐਚਆਰਡੀ ਭਾਰਤ ਸਰਕਾਰ ਦਵਾਰਾ ਸਮਰਥਿਤ ਹੈ
ਇਸ ਮਿਸ਼ਨ ਦਾ ਹੋਰ ਵੇਰਵਾ spoken tutorialorgnmeict ਇੰਟਰੋ ਉੱਤੇ ਮੌਜੂਦ ਹੈ
ਮੈ ਤੁਹਾਡੇ ਵਾਸਤੇ ਕੁਛ ਹੋਰ ਪੇਜ ਵੀ ਡਾਉਨਲੋਡ ਕੀੱਤੇ ਹਨ
ਸਪੋਕਨ ਟਿਊਟੋਰਿਯਲ ਪ੍ਰੌਜੈਕਟ ਦੀ ਵੇਬਸਾਇਟ httpspoken tutorialorg ਹੈ
ਇਸ ਵੈਬਸਾਇਟ ਤੇ ਲਿਂਕ ਹੈ ਵ੍ਹਾਟ ਆਈਐਸ ਏ ਸਪੋਕਨ ਟਿਊਟੋਰੀਅਲ ਜਿੱਥੇ ਕਿ ਤੁਸੀ ਇਸ ਪ੍ਰਾਜੈਕਟ ਦਾ ਵੇਰਵਾ ਵੇਖ ਸਕਦੇ ਹੋਂ
spoken tutorialorgਵਿਕੀ ਉੱਤੇ ਓਹ ਸਾਰੇ ਫੋਸ ਟੂਲਜ਼ ਟੂਲਸ ਦਾ ਵੇਰਵਾ ਹੈ ਜੋ ਇਹ ਪਾੱਜੈਕਟ ਸਪੋਰਟ ਕਰਦਾ ਹੈ
ਚਲੋ ਐਕਸਐਫਆਈਜੀ ਲਈ ਜਿਹੜਾ ਪੇਜ ਹੈ ਉਸਨੂੰ ਵੇਖਦੇ ਹਾ

ਅਸੀ ਤੁਹਾੱਡੇ ਸਹਜੋਗ ਲਈ ਸ਼ੁਕਰਗੁਜਾਰ ਹਾ ਅਤੇ ਤੁਹਾਡੀ ਪ੍ਰਤਿਕ੍ਰਿਆ ਦਾ ਸਵਾਗਤ ਕਰਦੇ ਹਾ
ਆਇ ਆਇ ਟੀ ਬਾਮਬੇ ਵੱਲੋ ਮੈ ਕਿਰਣ ਆਪ ਤੋ ਵਿਦਾ ਲੈਂਦੀ ਹਾ
ਟਿਊਟੋਰਿਯਲ ਵਿੱਚ ਸ਼ਾਮਲ ਹੋਣ ਲਈ ਤੁਹਾੱਡਾ ਸ਼ੁਕਰਿਆ